ਤੇ ਕੁੱਝ ਕ B.A B.A M.A ਕੀਤੀ ਹੋਈ ਏ ਤੇ

ਜੇ ਤੁਸੀਂ ਅੱਗੇ job ਕੀ ਪੜਨਾ ਥੋੜਾ ਜਾ ਪੜਾਈ ਅੱਗੇ ਕਰਨੀ ਏ ਤੁਸੀਂ ਉਹਨਾ ਤੋਂ ਵੀ ਥੋੜਾ teach ਕ਼ਰ ਸਕਦੇ ਓ ਉਹਨਾ ਣ ਉਨ ਵੀ ਸਿਖਿਆ ਲੈ ਸਕਦੇ ਓ ਕੀ ਹਾਂ ਵੀ ਅੱਗੇ B.A ਕਿੱਦਾ ਕਰਨੀ ਏ

ਮੇਰੀਆਂ ਫ੍ਰੇੰਡਾ ਨੇ ਵੀ ਮੇਨੂੰ ਬਹੁਤ ਜੋਰ ਲਾਇਆ ਕਹਿੰਦੇ ਕੋਈ ਗੱਲ ਨੀ ਜਿੱਥੋ ਤੋਂ ਕਹਿੰਦੇ ਤੇਨੂੰ ਨਹੀਂ ਪਤਾ ਲੱਗਿਆ ਕਰੁ

ਕਰਨੀ ਏ ਤੁਸੀਂ ਉਹਨਾ ਨਾਲ ਵੀ call ਤੇ online ਹੁਣ ਦੇਖੋ ਹੁਣ ਤਾਂ NET ਨੇ ਵੀ ਕਿੰਨਾ ਕੁੱਝ ਕਰ ਲਿਆ

online ਤੁਸੀਂ ਉਹਨਾ ਤੋਂ ਜਿੱਦਾ ਮਰਜੀ notes ਵਗੈਰਾ ਵੀ whatsapp ਤੇਂ ਮੰਗਾ ਸਕਦੇ

ਨੇ ਮੇਰੀ ਬਹੁਤ help ਕਰਵਾਂਦਿਆਂ ਨੇ ਮੇਰੇ ਹਰ ਇੱਕ ਗੱਲ ਚ ਹਰ ਹਰ ਗੱਲ ਚ ਸਾਥ ਦਿੰਦਿਆਂ ਨੇ ਮੇਰਾ

ਕਹਿੰਦੇ ਨੇ ਵੀ ਪੜ ਲੇ ਵੀ ਵਧੀਆ ਠੀਕ ਆ

ਬੀ ਅੱਜਕਲ plus two ਵਾਲੀਆਂ ਨੂੰ ਤਾਂ ਕੁੱਝ ਨੀ ਸਮਝਦੇ ਹੈਗੇ

ਅੱਠਵੀ ਜਾਂ ਦੱਸਵੀ ਦੇ ਬਰਾਬਰ ਹੀ ਸਮਝਦੇ ਨੇ ਹਾਂਜੀ ਪਰ ਇਹ ਕੀ ਪਰ ਇਹ ਹੈ ਕੀ ਇਹ ਸੋਚ ਹੋਣੀ ਚਾਹੀਦੀ ਏ ਪਰ ਜੋ ਕਈ ਵਾਰ B ED ਕੀਤਾ ਨੀ ਪੜਾ ਸਕਦਾ ਉਹ plus two ਕੀਤਾ ਵੀ ਪੜਾ ਸਕਦਾ

ਹੁਣ ਆਪਾਂ ਇਹ ਏ ਕੀ ਹਰੇਕ ਨੂੰ ਮੋਕਾ ਦੇਣਾ ਚਾਹੀਦਾ ਪੜਾਣ ਦਾ ਵੀ

ਸਿਖਣ ਦਾ ਕਿਉਂ ਕਿ ਅਗਰ ਹਰੇਕ ਦੇ ਆਪਣੇ ਆਪਣੇ ਸ਼ੋਂਕ ਵੀ ਹੁੰਦੇ ਏ

ਕਿਸੇ ਢੰਗ ਨਾਲ ਉਨਾ ਨੂੰ ਇੱਕ chance ਤਾਂ ਜਰੂਰ ਮਿਲਣਾ ਚਾਹੀਦਾ

ਕੀ ਕਿੱਥੋ ਤੱਕ stand ਕਰਦੇ ਨੇ ਉਹ

ਪੜ੍ਹਣਾ ਵੀ ਪੜ੍ਹਾਣਾ ਵੀ ਜਰੂਰੀ ਏ ਤੇ ਪੜ੍ਹਣਾ ਵੀ ਜਰੂਰੀ ਏ ਬਹੁਤ ਜਿਆਦਾ ਜਰੂਰੀ ਏ

ਮੈਨੂੰ ਤਾਂ ਹੁਣ experience ਹੋਇਆ ਇਸ ਚੀਜ ਦਾ ਪਹਿਲਾਂ ਨਹੀਂ ਸੀ ਹੋਇਆ ਪੜ੍ਹਾਈ ਛਡੇ ਤੋਂ ਬਾਅਦ ਹੀ ਪਤਾ ਲੱਗਦਾ ਬਾਅਦ ਈ ਅੱਧੀ knowledge ਮਿਲਦੀ ਏ ਹੁਣ ਪਤਾ ਏ ਸੀ ਕੀ ਹੁਣ ਜੇ ਆਪਾਂ ਜਾਣੇ ਆ ਹੁਣ ਪਤਾ ਲੱਗਦਾ ਕੀ ਹਾਂ ਵੀ ਨਹੀਂ ਹੁਣ ਬਾਹਰ ਨਿਕਲਦੇ ਆ ਤਾਂ ਪਤਾ ਲੱਗਦਾ ਵੀ ਨੀ ਕੀ ਕੁੱਝ ਹੈਗਾ ਦੁਨੀਆਂ ਤੇ ਕੀ ਕੁੱਝ ਨਹੀਂ ਹੈਗਾ

ਕਿਆ ਕੁੱਝ ਨਹੀਂ ਸਿਖਣ ਨੂ ਹੈਗਾ ਬਹੁਤ ਚੀਜ਼ਾ ਦਾ ਪਤਾ ਲੱਗਦਾ ਹੋਰ ਤੁਸੀਂ ਹੋਰ ਕੀ math ਦੇ ਵਿੱਚ ਕਿੱਦਾ ਠੀਕ ਸੀ ਹਾਂਜੀ math ਦੇ ਵਿੱਚ ਤਾਂ ਠੀਕ ਸੀਗੇ

ਬਟ English or math ਵਿਚੋਂ ਥੋੜੀ ਜੀ week ਸੀਗੀ ਮੈਨੂੰ SST ਬੜੀ ਵਧੀਆ ਲੱਗਦੀ ਹੁੰਦੀ ਸੀਗੀ

ਹਾਂਜੀ ਤੁਸੀਂ ਤੁਹਾਨੂੰ SST ਵਧੀਆ ਲੱਗਦੀ ਸੀ

ਬਾਕੀ physical ਵਾਲਾ ਜਿਹੜਾ subject ਸੀ ਨਾ ਮੇਨੂੰ ਬਹੁਤ ਪਸੰਦ ਸੀ

ਹਾਂ ਪੰਜਾਬੀ ਤਾਂ ਮੈਨੂੰ ਵੀ ਬਹੁਤ ਵਧੀਆ ਲੱਗਦਾ ਸੀ

ਇਹ ਚੀਜ਼ਾ ਕਹਿ ਲੋ ਪੰਜਾਬੀ ਪੰਜਾਬੀ ਦੇ ਵਿੱਚ ਆਪਾਂ ਹੁਣੇ ਹੁਣ ਪੰਜਾਬੀ ਨੂੰ ਕੋਈ ਇੰਨਾ ਪੁੱਛਦਾ ਨੀ ਹੁਣ ਕਹਿੰਦੇ ਏ ਕੀ English talking ਕਰੋ ਸਾਰੇ ਜਾਣੇ

ਪਰ ਪੰਜਾਬੀ ਵੀ ਆਪਣੀ main ਹੋਣੀ ਚਾਹੀਦੀ ਏ ਇਹ ਸਾਰੀ ਭਾਸ਼ਵਾ ਦੀ knowledge ਆਪਾਂ ਨੂੰ ਹੋਣੀ ਚਾਹੀਦੀ ਏ

ਥੋੜੀ ਥੋੜੀ ਭਾਸ਼ਾ ਸਿਖੋ ਪਰ ਸਿਖਣੀ ਜਰੂਰੀ ਏ ਸਾਰਾ ਕੁੱਝ

ਸਿਖੋ ਪਰ proper ਸਿਖੋ ਤਾ ਥੋੜਾ ਸਿਖ ਲੋ ਪਰ ਉਸ ਚੀਜ ਨੂੰ proper ਸਿਖ ਲੋ English ਤਾਂ ਮੰਨ ਹੁਣ ਵੀ ਬਹੁਤ ਘੱਟ ਆਂਦੀ ਏ ਆ ਬੱਸ ਜੇ ਹੁਣ ਵੀ ਮੇਰੇ ਨਾਲ ਕੋਈ English ਚ ਕੋਈ ਗੱਲ ਵੀ ਲੱਗ ਜਾਂਦਾ ਨਾ ਕਰਨ ਮੈ ਫ਼ਿਰ ਵੀ ਜਦੇ ਕਹਿ ਦਿੰਦੀ ਹੁੰਦੀ ਆ ਥੋੜਾ ਪੰਜਾਬੀ ਚ ਗੱਲ ਕਰੋ

ਗੱਲ ਕਰਦੋ ਗੇ ਮੈਂ english ਸਮਝ ਲੈਂਦੀ ਆ ਥੋੜੀ

English ਦੇ word ਛੋਟੇ ਛੋਟੇ word ਨੇ ਨਾ ਉਹ ਮਤਲਬ ਮੈਂ ਪੰਜਾਬੀ ਚ ਸਮਝ ਲੈਂਦੀ ਆ ਵੀ ਇਹਨਾ ਨੇ ਕੀ ਕਿਹਾ ਬਾਲਕੀ ਹੁਣ ਕਦੀ ਕਦਾਈ madam ਬੱਚੇ ਨਾ English ਦੇ ਵਿੱਚ talking ਕਰਦੇ ਕਿਉਂ ਕਿ ਉਹਨਾ ਦੀ school ਵਿੱਚ English teacher ਲੈਦਾ ਤੋਂ ਲਗਾਈ ਗਈ ਏ

ਕੀ ਘਰੇ ਵੀ talking English ਦੇ ਵਿੱਚ ਹੀ ਕਰੋ ਪਰ ਕੁੱਝ word ਬੱਚੇ ਨਹੀਂ ਸਮਝਦੇ

ਸ਼ੁਰੂ ਤੋਂ English ਬੋਲਦੇ ਤਾਂ ਉਹਨਾ ਦੇ ਵਿੱਚ ਆ

ਸ਼ੁਰੂ ਤੋ ਪੰਜਾਬੀ ਬੋਲਦੇ ਉਹਨਾ ਦੇ ਵਿੱਚ ਹੀ ਫਸੀ ਹੋਈ ਏ ਪੰਜਾਬੀ

English ਦੇ ਤਿੰਨ ਚਾਰ word ਬੋਲ ਕੇ ਪੰਜਾਬੀ ਤੇ ਆ ਜਾਂਦੇ ਆ

ਪਰ ਨਹੀਂ ਜਦੋ ਬਾਹਰਲੀ country ਤੋਂ ਕੋਈ ਆਂਦਾਫਟਾ ਫਟ ਜਿੱਦਾ ਉਹਨਾ ਦੇ ਜਿੱਦਾ ਆਪਣੇ ਪੰਜਾਬੀ ਵਸ ਚ ਏ ਉਹਨਾ ਦੇ English

ਉਹ ਤਾਂ ਤਨਾ ਤਨ ਬੋਲਦੇ ਏ ਕਿੱਦਾ ਬੋਲਦੇ ਏ ਮੈਂ ਵੀ ਜੇ but ਵੀ ਜੇ ਕੋਈ ਹੁਣ ਆਵੇ ਹੁਣ ਵੀ ਜੇ ਕੋਈ English ਮੇਰੇ ਸਾਮਣੇ ਕੋਈ ਗੱਲ ਕਰਦਾ ਹੁੰਦਾ ਮੈ ਜਦੇ ਈ ਕਹਿ ਦਿੰਦੀ ਹੁੰਦੀ ਆ

hello

ਹਾਂਜੀ sir ਵਧੀਆ ਜੀ

ਹਾਂਜੀ sir ਮੈਂ ਤਾਂ ਬਣਾਇਆ ਹੋਇਆ ਜੀ ਅੱਛਾ ਕੀ ਕੀ ਪਤਾ ਏ aadhar card ਬਾਰੇ ਕਿਥੋ ਬਣਵਾਇਆ ਸੀ aadhar card ਹੁਣ ਤਾਂ ਜਿਵੇਂ ਬੈੰਕਾਂ ਵਿੱਚ ਵੀ ਬਣਦੇ ਏ ਸੁਵਿਧਾ center ਵਿੱਚ ਵੀ ਬਣਦੇ ਏ ਕਿਥੋ ਬਣਵਾਇਆ ਸੀ aadhar card sir aadhar card ਨਾ ਜੀ ਮੈਂ ਆਪਣੇਂ ਪਿੰਡ ਵਲੋਂ ਸਕੂਲ ਦੇ ਵਿੱਚ ਬਣਾਉਣ ਆਏ ਸੀ ਮੇਰਾ aadhar card ਵੀ ਹਾਂ ਜਦੋਂ ਇਹ ਜਦੋਂ actually aadhar card ਜਿਹੜੀ ਹੈਗੀ ਏ government ਦੀ scheme ਸੀਗੀ ਸਭ ਤੋ ਪਹਿਲਾਂ ਇਹ ਪਿੰਡਾਂ ਤੋ ਸ਼ੁਰੂ ਹੋਇਆ ਸੀ ਅੱਜ ਚਾਰ ਪੰਜ ਸਾਲ ਪਹਿਲਾਂ ਪੰਜ ਛੇ ਜਿਆਦਾ ਹੋ ਗਏ ਹੋਣੇ ਹੈਨਾ ਹੋ ਗਏ ਹੋਣੇ ਦੱਸ ਕ਼ ਸਾਲ ਤਾਂ ਦੱਸ ਸਾਲ ਹੋ ਗਏ aadhar card ਬਣੇ ਨੂੰ ਦੋ ਹਜ਼ਾਰ ਏ ਤੇਰਾਂ ਜਾਂ

ਹਾਂ ਹਾਂ ਹੋਗੇ ਹੋਗੇ ਦੱਸ

ਮਤਲਬ ਸਭ ਤੋ ਪਹਿਲਾਂ ਤਾਂ ਏ ਇਹਨਾ ਨੇ low level ਤੋ ਸ਼ੁਰੂ ਕੀਤਾ ਸੀ ਸਕੂਲਾਂ ਵਿੱਚ ਜਾਕੇ ਬਣਾਦੇ ਸੀ ਸਾਰੇ ਪਿੰਡਾਂ ਦੇ ਲੋਕਾਂ ਨੇ ਉਥੇ ਜਾਕੇ ਹੀ ਬਣਾਏ ਆਂ aadhar card ਵਗੇਰਾ ਹੈਨਾ

ਫ਼ੇਰ ਹੋਲੀਂ ਹੋਲੀਂ aadhar card ਮਤਲਬ ਇਹਨਾ ਜਿਆਦਾ ਜਦੋਂ ਨੋਟਬੰਦੀ ਹੋਈ ਏ ਫ਼ੇਰ ਵੀ ਹੋ ਗਿਆ ਕਿਉਂਕਿ aadhar ਕਾਡਾ ਨੂੰ ਬੈੰਕਾਂ ਵਿੱਚ link ਕਰਤਾ ਠੀਕ ਏ ਫ਼ੇਰ ਹੋਲੀਂ ਹੋਲੀਂ aadhar ਕਾਰਡਾਂ ਨੂੰ ਮਤਲਬ ਇੱਕ ਬੰਦੇ ਦਾ proper document ਬਣਾਤਾ ਕੇ ਹਾਂ ਵੀ ਇਸ ਤੋ ਬਿਨਾਂ ਕੁੱਛ ਵੀ ਨਹੀਂ ਹੁੰਦਾ ਮਤਲਬ ਜਿੰਨੀਆਂ government ਦੀਆਂ schemes ਏ ਜਿੰਨੇ ਜਾਂ ਗਰੀਬ ਜਿਹੜਾ ਦਭਗਾ ਉਹ ਜਿਨਾਂ ਨੂੰ ਕਣਕ ਵਗੇਰਾ ਮਿਲਦੀ ਏ ਉਹ ਸਾਰੀਆਂ ਚੀਜ਼ਾਂ ਇਹਦੇ ਨਾਲ ਜੋੜ ਤੀਆਂ

ਹਮ ਹਮ ਫ਼ੇਰ ਹੋਲੀਂ ਹੋਲੀਂ ਜਦੋਂ ਇਹਨੂੰ ਬੈੰਕਾਂ ਵਿੱਚ ਜੋੜਿਆਂ ਗਿਆ ਤਾਂ ਫ਼ੇਰ aadhar ਕਾਰਡਾਂ ਨੂੰ mobiles ਦੇ ਨਾਲ link ਕਰ ਤਾਂ

ਹਮ ਜਿੰਨੀਆਂ ਵੀ ਆਪਾਂ ਸਰਕਾਰੀ ਸਕੀਮਾਂ ਦਾ ਜਿਹੜਾ ਵੀ ਲਾਂਭ ਲੈਣਾ ਏ ਮਤਲਬ ਹਰੇਕ ਬੰਦੇ ਲਈ ਅੱਜ ਕੱਲ ਪੰਜਾਬ ਚ ਖ਼ਾਸਕਰ ਕਰਕੇ ਵੀ ਜਿਹੜਾ aadhar card ਏ ਉਹ mandatory ਆਂ ਹਰੇਕ ਬੰਦੇ ਕੋਲ ਹੋਣਾ ਬਹੁਤ ਜਰੂਰੀ ਆਂ ਛੋਟੇ ਬੱਚਿਆਂ ਬਣਦਾ ਏ ਜਿਹੜੇ ਬੱਚੇ new born ਹੁੰਦੇ ਆ ਉਹਨਾ ਜਿਹੜੇ ਪੰਜ ਸਾਲ ਤੋ ਥੱਲੇ ਆਲੇ ਬੱਚੇ ਹਾਂ ਉਹਨਾ ਦਾ aadhar card ਵੀ ਸੁਵਿਧਾ center ਦੇ ਵਿੱਚ ਜਾਕੇ ਬਣਾਉਣਾ ਪੈਂਦਾ ਆ ਉਹ ਉਹਨਾ ਦੇ mother ਦੇ ਨਾਲ ਬਣਦਾ ਅਹ ਜਿਹੜੇ aadhar card ਤੇ number ਹੁਣੇ ਆ ਜੀ ਮਤਲਬ ਉਹ twelve ਹੁਣੇ ਆ ਹਾਂ ਜਿੰਨੇ ਵੀ aadhar card ਤੇ number ਏ ਉਹ ਸਾਰੇ ਉਹ ਬਾਰਾਂ number ਦਾ ਇੱਕ unique identity code ਹੁੰਦਾ ਏ ਉਹ ਹਰੇਕ ਬੰਦੇ ਦਾ ਵੱਖਰਾ ਵੱਖਰਾ code ਏ ਜਿਵੇਂ ਮੇਰੇ aadhar card ਦਾ ਹੋਰ number ਏ ਤੇਰੇ ਦਾ ਹੋਰ number ਏ ਜਿੰਨੇ ਵੀ ਲੋਕੀ ਏ ਸਾਰੀਆਂ ਦਾ aadhar card ਦਾ number unique ਏ ਤਾਂ ਜੋ ਨਾ ਕਰ ਸਕੇ ਤਾਂ ਇਹਨਾ ਨੇ ਮਤਲਬ ਜਦੋਂ aadhar card ਸ਼ੁਰੂ ਵਿੱਚ ਬਣੇ ਸੀ ਉਹਦੋ ਉਹਨਾ ਨੇ ਦੋ ਹਜ਼ਾਰ ਤੇਰਾਂ ਜਾਂ ਬਾਰਾਂ ਦੱਸ ਕ਼ ਸਾਲ ਹੋ ਗਏ ਮੈਨੂੰ ਲੱਗਦਾ ਤੇ ਉਹਦੋ ਤਾਂ ਸਕੂਲਾਂ ਵਿੱਚ ਜਾਂ ਜਾਂ ਕੇ ਬਣ ਰਹੇ ਸੀ ਕਿਸੇ ਨੇ date of birth ਆਪਣੀ ਸਹੀਂ ਨਹੀਂ ਲਿਖਵਾਈ ਪਰ ਅੱਜ ਦੇ time ਚ ਅਗਰ ਕਿਸੇ ਬੰਦੇ ਨੇ ਆਪਣਾ ਏ aadhar card ਨੂੰ official document use ਕਰਨਾ ਤਾਂ ਫ਼ੇਰ ਉਹਨਾ ਨੂੰ ਸਾਰਾ ਕੁੱਛ ਦੁਬਾਰਾ ਦੁਬਾਰਾ ਲੋਕਾਂ ਨੇ ਸਹੀਂ ਕਰਵਾ ਏ aadhar card ਸਹੀਂ ਕਰਵਾਏ ਆਪਣਾਂ date of birth ਸਹੀਂ ਕਰਵਾਇਆ ਜਿਹੜਾ ਮਤਲਬ aadhar card ਆਂ ਇਹਦੇ ਨਾਲ ਦਾ ਵੀ ਬਹੁਤ ਮਤਲਬ

ਬਿਲਕੁਲ ਏ ਇੱਕ ਹਰੇਕ ਬੰਦੇ ਦੀ unique identity ਏ spouse ਕਰੋ ਏ ਸਾਡੇ ਏਥੇ ਹੀ ਨਹੀਂ ਕੱਲ ਨੂੰ ਆਪਾਂ ਕਿਥੇ ਬਹਾਰ ਵੀ ਜਾਂਦੇ ਹਾਂ ਠੀਕ ਏ ਉਥੇ ਵੀ ਆਪਣਾਂ ਕੋਈ identity professor ਚਾਹੀਦਾ ਜਾਂ ਜਿਹੜਾ ਆਪਣਾ ਉਹਦੇ ਤੇ ਥੱਭ ਲੱਗਦਾ ਆਂ ਥੱਭ impression ਜ਼ੇ ਆਪਾਂ ਬਹਾਰ ਬੈਠ ਕੇ ਵੀ ਉਹਨੂੰ ਥੱਬ ਅਹ

ਤੇ ਹੋਰ ਜਿਵੇਂ ਕਿਸੇ ਨੇ bank ਵਿੱਚ ਕੋਈ ਖਾਤਾਂ ਖੁੱਲਵਾਉਣਾ ਏ ਤਾਂ aadhar card ਏ ਕਿਉਂਕਿ ਅੱਜ ਤੋ ਜਦੋਂ ਤੋ IT R ਵਾਲਾਂ system ਸ਼ੁਰੂ ਹੋਇਆ ਏ Income Tax ਭਰਦੇ ਹਾਂ ਆਪਾਂ ਕੋਈ ਵੀ ਚੀਜ਼ ਭਰਦੇ ਹਾਂ ਉਹ ਸਾਰਾ aadhar card ਨਾਲ ਹੋ ਗਿਆ ਅੱਜ ਕੱਲ aadhar card ਨੂੰ voter card ਕਰਿਆ ਕਰ ਰਹੇ ਨੇ

ਜਦੋਂ aadhar card ਜਦੋਂ ਆਪਾਂ aadhar card ਕਿਥੇ ਦੇ ਦੇਣੇ ਹਾਂ ਮਤਲਬ ਅਗ਼ਰ ਆਪਾਂ ਇੱਕ document aadhar card ਕਿਥੇ ਲਗਾਇਆ ਤਾਂ ਫ਼ਿਰ ਆਪਾਂ ਨੂੰ ਬਹੁਤ ਸਾਰੇ document ਲਗਾਉਣ ਦੀ ਲੋੜ ਨਹੀਂ ਜਿਵੇਂ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਕਿਸੇ ਬੰਦੇ ਨੇ ਕੋਈ ਚੀਜ ਲੈਣੀ ਏ ਜਾਂ ਉਹ ਪਹਿਲਾਂ ਰਾਸ਼ਨ card ਇੱਕਠਾ ਕਰਦਾ voter card ਇੱਕਠਾ ਕਰਦਾ ਹੋਰ ਜਿਹੜਾ ਸਰਕਾਰੀ ਕੋਈ ਜੋ card ਆ ਉਹਨੂੰ ਉਹ ਇੱਕਠਾ ਕਰਨਾ ਪੈਂਦਾ ਸੀ ਪਰ ਜਦੋਂ ਦਾ aadhar card ਹੋਇਆ ਹੈ ਉਹਦੋ ਤੋ ਮਤਲਬ ਇੱਕ document ਨਾਲ ਹੀ ਸਰ ਜਾਂਦਾ ਹਾਂ aadhar card ਵਾਲਿਆ ਦੀ official ਆਪਣੀ ਇਹਨਾ ਦੀ U D I

ਤੁਹਾਨੂੰ ਕਿੰਨਾ time ਹੋ ਗਿਆ aadhar card ਬਣਾਏ ਨੂੰ ਜੀ ਮੈਂ ਸ਼ੁਰੂ ਤੋ ਹੀ ਬਣਾਇਆ ਮੈਂ ਵੀ ਦੱਸ ਜਦੋਂ ਤੋ ਸਕੂਲਾਂ ਚ ਬਣੇ ਏ ਮੈਂ ਵੀ ਉਹ ਤੋ ਹੀ ਬਣਾਇਆ ਪਰ ਮੈਂ ਏ ਜਿਹੜੀ ਵਰਤੋਂ ਆਂ ਮੈਂ ਦੋ ਹਜ਼ਾਰ ਪੰਦਰਾਂ ਤੋ ਕੀਤੀ ਏ ਜਦੋਂ ਆਪਾਂ ਆਪਣਾ passport apply ਕਰਦੇ ਹਾਂ ਉਸ age ਦੇ ਵਿੱਚ ਜਾਂ ਕੁੱਛ ਜਾਂ ਮਤਲਬ apply bank ਦੇ ਵਿੱਚ ਖਾਤਾ ਹੀ ਲਾਲੋ ਜਦੋਂ ਆਪਾਂ bank ਵਿੱਚ ਕੋਈ ਖਾਤਾ ਖ਼ੁਲਾਉਣੇ ਹਾਂ ਫ਼ੇਰ ਉਹਦੋ ਤੋ ਕਿਉਂਕਿ ਜਦੋਂ ਮੈਂ ਸਕੂਲ ਚ ਆਪਣਾਂ aadhar card ਬਣਵਾਇਆ ਸੀ ਤੇ ਉਹਦੇ ਤੇ ਜਿਹੜੀ ਮੇਰੀ date of birth ਸੀ ਉਹ ਸਿਰਫ਼ ਸੰਨ ਲਿੱਖਿਆ ਹੋਇਆ ਸੀ ਮਤਲਬ ਉਹਦੇ ਤੇ year ਲਿਖਿਆ ਹੋਇਆ ਸੀ ਜਿਵੇਂ ninety nine one ninety nine two ਜਦੋਂ ਮੈਂ bank

ਮਤਲਬ ਮੇਰੇ ਨਾਲ ਵੀ ਹੋਇਆ ਮੇਰਾ ਵੀ ਇਹਦਾ ਹੀ ਸੀ

ਪਹਿਲਾਂ ਮੇਰੇ aadhar card ਦਾ address ਤਾਂ ਬੱਸੀ ਪਠਾਣਾ ਥਾ ਬਾਅਦ ਫ਼ੇਰ ਮੈਂ ਸਹੀਂ ਕਰਾਇਆ ਮੈਂ ਆਪਣਾਂ ਸਾਰਾ address ਆਪਣੇਂ aadhar card ਤੇ ਹੀ ਹਮ ਇਹਦਾ ਹੀ ਏ ਤੇ ਫ਼ੇਰ ਜਦੋਂ ਮੈਂ ਉਹਨੂੰ ਵਾਪਿਸ ਫ਼ੇਰ ਉਥੇ ਮੈਨੂੰ ਕਿਸੇ official ਕੰਮ ਲਈ ਚਾਹੀਦਾ ਸੀ aadhar card ਦਾ ਫ਼ੇਰ ਉਹਨਾ ਨੇ ਇਹਨਾ ਨੂੰ accept ਨਹੀਂ ਕੀਤਾ ਕਿਉਂਕਿ ਇਸ ਲਈ ਇਹਦੇ ਤੇ ਜਿਹੜੀ date of birth full ਹੋਣੀ ਚਾਹੀਦੀ ਆਂ ਤੇ ਏ ਆਪਣੇਂ personal mobile number ਦੇ ਨਾਲ attach ਹੋਣਾ ਚਾਹੀਦਾ ਕਿਉਂਕਿ ਜ਼ੇ ਏ attach ਨਹੀਂ ਹੈਗਾ ਤਾਂ ਫ਼ੇਰ ਉਹ ਜਦੋਂ ਆਪਾਂ ਕਿਥੇ ਇਹਨੂੰ use ਕਰਦੇ ਹਾਂ ਤਾਂ ਉਹ O T Pi ਦਿੰਦੇ ਹਾਂ ਤੇ ਫ਼ੇਰ ਆਪਾਂ ਨੂੰ ਉਹ O T Pi receive ਨਹੀਂ ਹੁੰਦੇ

ਤੇ ਕੋਈ ਵਾਰੀ aadhar card ਘਰਾਂ ਭੁੱਲ ਜਾਣੇ ਹਾਂ ਅੱਜ ਕੱਲ ਤਾਂ online ਤੇ ਵੀ ਹੈਗਾ

ਕਈ ਵਾਰ ਘਰ violet ਭੁੱਲ ਜਾਂਦੇ ਹਾਂ

ਇਹਨਾ ਦੀ ਆਪਣੀ website ਏ ਉਹਦੇ ਤੇ ਜਾਂ ਕੇ ਅਗ਼ਰ ਕਿਸੇ ਨੇ ਕੋਈ ਆਪਣਾ duplicate card download ਕਰਨਾ ਉਹ ਵੀ ਹੋ ਜਾਂਦਾ mask ਵਾਲਾ ਵੀ ਹੋ ਜਾਂਦਾ ਤੇ ਇਸ ਤੋ ਇਲਾਵਾਂ ਜ਼ੇ ਆਪਾਂ ਇਹਦੇ ਤੇ ਕੋਈ correction ਕਰਾਉਣੀ ਆਂ ਤਾਂ ਆਪਾਂ ਉਹਦੀ request ਆਂ ਜਿਹੜੀ ਉਹ ਵੀ online